ਹਮ ਤੇ ਉਹ ਹੀ ਹੈ ਧਰਮ ਆਪਣੇ ਪਿਤਾ ਨੂੰ ਇਸਦੇ ਮੰਦਿਰ ਦੇ ਆਲੇ ਦੁਆਲੇ ਲੈ ਕੇ ਜਾਣ ਲਈ ਕਹਿੰਦਾ ਤੇ ਉਸਾਰੀ ਦਿਖਾਉਣ ਲਈ ਕਹਿੰਦਾ ਸੀ ਉਹਨੂੰ ਪਤਾ ਸੀ ਕਿਉਂਕਿ ਉਹਦਾ interest ਹੁੰਦਾ ਸੀ ਇਹਨਾਂ ਚੀਜ਼ਾਂ ਦੇ ਵਿੱਚ ਤੇ ਉਹ ਆਪਣੇ ਪਿਤਾ ਨੂੰ ਬੋਲਦਾ ਸੀ ਕਿ ਤੁਸੀਂ ਮੈਨੂੰ ਜ਼ਰਾ ਘੁਮਾ ਕੇ ਤੇ ਲੈ ਕੇ ਆਓ ਜਾਂ ਦਿਖਾ ਕੇ ਤਾਂ ਲੈ ਕੇ ਆਓ ਇੱਕ ਵਾਰ ਹਨਾ, ਹੀ ਉਹ ਮੰਦਿਰ ਦੇ ਸਿਖ਼ਰ ਤੇ ਪਹੁੰਚਿਆ ਉਸਨੇ ਮੰਦਿਰ ਦੀ ਸਾਰੀ ਉਸਾਰੀ ਬਾਰੇ ਪੜ੍ਹਿਆ, ਖ਼ਰੜਾ ਯਾਦ ਆ ਗਿਆ,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

Keystone ਦੇ ਰੂਪ ਵਿੱਚ ਇੱਕ fit ਹੋਵੇਗਾ ਫਿਰ,

ਉਸ ਤੋਂ ਬਾਅਦ ਉਹਨੇ ਅਹ ਪਿਤਾ ਨੂੰ design ਬਾਰੇ ਸਮਝਾਇਆ,

ਇੱਕ ਛੋਟੇ ਜਿਹੇ ਬੱਚੇ ਨੇ ਮਤਲਬ ਆਪਣੇ ਪਿਤਾ ਤੋਂ ਹੀ ਸਿੱਖਿਆ ਹਨਾ ਪਰ ਪਿਤਾ ਨੂੰ ਵੀ ਮਤਲਬ ਕਿ ਓਨੀ ਜਾਣਕਾਰੀ ਨਹੀਂ ਸੀ ਕਿ ਜਿੰਨਾ ਬੱਚੇ ਨੇ ਬਰੀਕੀ ਦੇ ਨਾਲ ਸਮੁੰਦਰ ਦੀ ਅਹ ਕਹਿ ਲਓ keystone ਨੂੰ ਅਹ fit ਕਰਨ ਦਾ ਤਰੀਕਾ ਲੱਭ ਦਿੱਤਾ।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 idea ਦੇ ਤੌਰ ਤੇ,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 ਦੋਨਾਂ ਨੇ ਤੁਰੰਤ ਕਹਿੰਦੇ workshop ਵਿੱਚ ਗਏ ਤੇ ਕੁੱਝ ਹੀ ਘੰਟਿਆਂ ਦੇ ਵਿੱਚ ਕਲਸ਼ ਲਗਾਉਣ ਲਈ ਤਿਆਰ ਹੋ ਗਏ, ਤੇ ਚੰਦਰਮਾ ਆਪਣੀ ਪੂਰੀ ਸ਼ਾਨ ਚਮਕ ਰਿਹਾ ਸੀ ਕਿਉਂਕਿ ਪੱਥਰ ਮੰਦਿਰ ਦੇ ਸਿਖ਼ਰ ਤੇ ਰੇਤ ਦੀ ਢਲਾਣ ਦੇ ਹੇਠ ਆ ਗਿਆ ਸੀ ਨਾ ਹੁਣ ਤੇ ਅੱਧੀ ਰਾਤ ਤੱਕ ਜੋ ਪੂੰਜੀ ਦਾ ਪੱਥਰ ਦੀ ਥਾਂ ਤੇ ਮੰਦਿਰ ਪੂਰਾ ਹੋ ਗਿਆ ਮਤਲਬ ਪੂਰਾ ਉਹਨਾਂ ਨੇ complete ਕਰ ਦਿੱਤਾ ਅੱਧੀ ਰਾਤ ਤੱਕ,

ਤੇ ਉਹਦੇ ਕੋਈ ਖ਼ੁਸ਼ੀ ਦਾ ਠਿਕਾਣਾ ਨੀ ਸੀ ਕਿ ਜੋ ਮੈਂ ਸਿੱਖਿਆ,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 ਉਹਨਾਂ ਹਜ਼ਾਰਾਂ ਜਾਨਾਂ ਵੀ ਬਚਾ ਲਈਆਂ

ਹਾਂਜੀ ਹਾਂਜੀ ਕਿੰਨੀਆਂ ਜਾਨਾਂ ਦੇਖ ਲਓ ਬਾਰਾਂ ਹਜ਼ਾਰ ਜਾਨਾਂ ਬਚਾਈਆਂ ਉਸਨੇ ਫਿਰ ਤੇ ਵਿਸ਼ੂ ਮਹਾਰਾਣਾ ਤੇ ਧਰਮਪਾਲ ਨੇ ਕੀ ਕੀਤਾ ਜਦੋਂ ਮਤਲਬ ਕਿ ਉਹਨਾਂ ਨੇ ਇਹਨਾਂ ਦੀ ਪ੍ਰਾਪਤੀਆਂ ਧਰਮਪਾਲ ਨੇ ਵੀ ਕਦੇ ਉਹਨੇ ਆਪਣੀਆਂ ਪ੍ਰਾਪਤੀਆਂ ਜਾਂ ਵਡਿਆਈਆਂ ਦੇ ਲਈ ਪ੍ਰਸਿੱਧੀ ਸੀ ਨੀ ਮੰਗੀ ਕਦੇ ਵੀ ਉਹਨੇ ਆ~ ਆਮ ਜ਼ਿੰਦਗੀ ਜਿਉਂਦਾ ਸੀ ਇਹ ਵੀ, ਬਸ ਉਹਨੇ ਇੱਕ ਭਗਵਾਨ ਦੇ ਹੀ ਮੰਦਿਰ ਨੂੰ ਪੂਰਾ ਕਰਕੇ ਜਾਨ ਬਚਾਈ ਸੀ ਲੋਕਾਂ ਦੀ ਬਸ ਉਹ ਇਸ ਚੀਜ਼ ਤੋਂ ਬਹੁਤ ਖ਼ੁਸ਼ ਸੀਗਾ, ਹਾਂਜੀ ਜਿਹੜਾ ਧਰਮ ਮੰਦਿਰ ਸੀਗਾ ਕੰਮ ਪੂਰਾ ਕੀਤਾ ਉਹਨੇ, ਜਿਸਨੂੰ ਕਿ ਆਲੇ ਦੁਆਲੇ ਜਿਹੜੇ ਲੋਕੀ ਸੀ ਇਕੱਠੇ ਹੁੰਦੇ ਸੀ ਉਹਨਾਂ ਦਾ ਚੀਖ ਚਿਹਾੜਾ ਸੁਣਿਆ,

ਰਾਜਾ ਅਸਫਲ ਕਾਰੀਗਰਾਂ ਲਈ ਬਹੁਤ ਦਿਆਲੂ ਸੀ, ਹਮ ਹਮ ਹਮ ਬਿਲਕੁਲ ਬਿਲਕੁਲ ਤੇ ਉਹੀ ਹੈ ਦੇਖੋ ਤੁਸੀਂ ਮਤਲਬ ਕਿ ਲੋਕ ਖੜ ਕੇ ਦੇਖ ਰਹੇ ਸੀ ਕਲਸ਼ ਨੂੰ ਦੇਖ ਰਹੇ ਸੀ ਮੰਦਿਰ ਦੇ ਸਿਖ਼ਰ ਦੇ ਉੱਤੇ, ਭੀੜ ਲੱਗ ਰਹੀ ਸੀ ਬਹੁਤ ਜ਼ਿਆਦਾ ਕਿ ਕਿਸ ਤਰ੍ਹਾਂ ਸੂਰਜ ਦੀਆਂ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

ਬੜਾ ਮਤਲਬ ਉਹਨਾਂ ਨੂੰ ਖ਼ੁਸ਼ੀ ਹੋ ਰਹੀ ਸੀ ਉਸ time ਉਹਦੇ ਪਿਤਾ ਨੂੰ

ਬਾਰਾਂ ਸਾਲ ਉਹ ਸਾਰੇ ਲੋਕੀ ਹੈਰਾਨ ਸੀ ਕਿ ਬਾਰਾਂ ਸਾਲ ਦੇ ਬੱਚੇ ਦੁਆਰਾ ਬਣਾਇਆ ਗਿਆ ਕਿ

ਤੇ ਉਹੀ ਹੈ ਮਤਲਬ ਜੇ ਉਹਨਾਂ ਨੇ ਆਪਣੇ ਇੱਕ ਕਹਿ ਲਓ ਵਚਨਬੰਧ ਰਿਹਾ ਉਹ ਆਪਣੇ ਹਰ ਇੱਕ ਚੀਜ਼ ਦੇ ਲਈ, ਅਗਰ ਜੋ ਚੀਜ਼ ਉਹਨੇ ਸਿੱਖੀ ਆ, ਉਸਨੂੰ ਅੱਗੇ ਲਾਗੂ ਕੀਤਾ, ਇਹ ਨੀ ਕਿ ਅਗਰ ਉਸਨੂੰ ਪਤਾ ਸੀ ਤੇ ਉਹ ਪਿੱਛੇ ਹਟਿਆ ਕਿ ਨਹੀਂ ਮੈਂ ਕਿਉਂ ਕਰਾਂ ਮੇਰੇ ਪਿਤਾ, ਕੋਨਸਾ ਮੈਨੂੰ ਮਿਲੇ ਆ ਜਾਂ ਕਈ ਬੱਚੇ ਜਿੱਦਾਂ ਕਰਦੇ ਆ ਨਾ ਵੀ ego ਆ ਜਾਂਦੀ ਹੈ ਅੱਗੇ, ਪਰ ਉਸਨੇ ਆਪਣੇ ਪਿਤਾ ਨੂੰ ਦੇਖ ਕੇ ਇੰਨੀ ਖ਼ੁਸ਼ੀ ਹੋਈ ਤੇ ਆਪਣੀ ਜੋ ਉਹਨੂੰ knowledge ਸੀ ਉਹਨੇ ਉਸਦਾ ਪੂਰਾ proper ਅਹ ਕਹਿ ਲਓ ਪ੍ਰਯੋਗ ਕੀਤਾ ਉਹ ਤੇ,

ਵੱਡੇ ਦੇਸ ਦਾ ਭਗਵਾਨ ਜਗਨਨਾਥ ਦਾ ਮੰਦਿਰ ਵੀ ਹੈਗਾ ਹੈ ਇੱਥੇ,

ਬਿਲਕੁਲ ਯਾਰ ਆਪਾਂ ਨੂੰ ਇੰਨਾ ਵਧੀਆ ਛੋਟੇ ਬੱਚੇ ਨੇ ਇੰਨਾ ਵਧੀਆ, ਮੰਦਿਰ ਦਾ ਕਹਿ ਲਓ establish ਕੀਤਾ ਤੇ ਦੇਖਣਾ ਤਾਂ ਬਣਦਾ ਆ ਉਹ ਜ਼ਿਆਦਾ ਖਾਣਾ ਚਾਹੀਦਾ, ਸ਼ੈਰ ਕਰਨੀ ਚਾਹੀਦੀ ਹੈ ਉੱਥੇ ਆਪਾਂ ਜ਼ਰੂਰ ਚੱਲੀਏ ਜਦੋਂ ਆਪਣੇ ਕੋਲ time ਹੋਏ ਹਨਾ,

ਹਾਂ ਬਿਲਕੁਲ ਬਿਲਕੁਲ ਚਲੋ ਠੀਕ ਹੈ ਲਾਲੇ ਮਿਲਦੇ ਹਾਂ ਫਿਰ।

Bye ਸਤਿ ਸ੍ਰੀ ਅਕਾਲ ਜੀ, ਮੇਰਾ ਨਾ ਹੈ ਤਨਿਸ਼ ਵਰਮਾਨੀ ਤੇ ਅੱਜ ਮੈਂ importance of time ਜਾਣੀ ਸਮੇਂ ਦੀ ਕਦਰ ਬਾਰੇ ਆਪਣੇ ਵਿਚਾਰ ਪ੍ਰਗਟ ਕਰ ਰਿਹਾ ਹਾਂ ਸਮੇਂ ਦਾ ਸਾਡੀ ਜ਼ਿੰਦਗੀ ਵਿੱਚ ਬਹੁਤ ਹੀ ਮਹੱਤਵ ਹੈ। ਸਮਾਂ ਸਭ ਚੀਜ਼ਾਂ ਤੋਂ ਵੱਧ ਸ਼ਕਤੀਸ਼ਾਲੀ ਅਤੇ ਅਨਮੋਲ ਹੈ ਸਮਾਂ ਮਨੁੱਖ ਦੇ ਜੀਵਨ ਦੀ ਇੱਕ ਅਨਮੋਲ ਪੂੰਜੀ ਹੈ ਕਿ ਜੋ ਵਿਅਕਤੀ ਸਮੇਂ ਦੀ ਮਹੱਤਤਾ ਨੂੰ ਸਮਝਦਾ ਹੈ, ਉਹ ਹਮੇਸ਼ਾ ਚੁਣੌਤੀਆਂ ‘ਤੇ ਜਿੱਤ ਪ੍ਰਾਪਤ ਕਰਦਾ ਹੈ ਸਮਾਂ ਬਰਬਾਦ ਕਰਨ ਦਾ ਮਤਲਬ ਹੈ ਅਸੀਂ ਆਪਣੀ ਜ਼ਿੰਦਗੀ ਨੂੰ ਮੁਸੀਬਤਾਂ ਵੱਲ ਲੈ ਕੇ ਜਾ ਰਹੇ ਹਾਂ, ਸਮਾਂ ਪ੍ਰਬੰਧਨ ਸਿਖਾਉਣਾ ਬਹੁਤ ਹੀ ਮਹੱਤਵਪੂਰਨ ਹੈ ਤੇ ਇਸ ਦੀ ਮਹੱਤਤਾ ਬਚਪਨ ਤੋਂ ਹੀ ਸਾਨੂੰ ਦੱਸੀ ਜਾਣੀ ਚਾਹੀਦੀ ਹੈ ਸਫਲਤਾ ਉਸ ਦੇ ਪੈਰ ਚੁੰਮਦੀ ਹੈ ਜੋ ਸਮੇਂ ਤੋਂ ਇੱਕ ਕਦਮ ਅੱਗੇ ਚੱਲਦਾ ਹੈ। ਸਮਾਂ ਅਨਮੋਲ ਹੈ, ਤੇ ਇਸਨੂੰ ਬਰਬਾਦ ਨਹੀਂ ਕਰਨਾ ਚਾਹੀਦਾ ਸਮੇਂ ਦੀ ਕੀਮਤ ਉਦੋਂ ਸਮਝ ਆਉਂਦੀ ਹੈ ਜਦੋਂ ਇਹ ਸਾਡੇ ਹੱਥੋਂ ਨਿਕਲ ਜਾਂਦਾ ਹੈ।

ਕਿਸੇ ਦਾ ਇੰਤਜ਼ਾਰ ਨਹੀਂ ਕਰਦਾ ਅਤੇ ਗੁਆਚਿਆ ਹੋਇਆ ਸਮਾਂ ਕਦੇ ਵਾਪਿਸ ਨਹੀਂ ਆ ਸਕਦਾ।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 ਨਿਵੇਸ ਤੋਂ ਭਾਵ ਹੈ ਸਮੇਂ ਦਾ ਸਦ ਉਪਯੋਗ ਕਰਦੇ ਹੋਏ ਇਸਨੂੰ ਕਿਸੇ ਸਾਰਥਕ ਕੰਮ ਵਿੱਚ ਲਾਉਣਾ ਚਾਹੀਦਾ ਹੈ।

ਜ਼ੰਜ਼ੀਰਾਂ ਵਿੱਚ ਬੰਨਿਆ ਨਹੀਂ ਜਾ ਸਕਦਾ, ਤੁਸੀਂ ਕੇਵਲ ਇਸਦਾ ਇਸਤੇਮਾਲ ਆਪਣੀ ਸਮਰਥਾ ਮੁਤਾਬਿਕ ਘੱਟ ਜਾਂ ਵੱਧ ਕਰ ਸਕਦੇ ਹੋ ਪਰ ਸਮਾਂ ਨਿਸ਼ਚਿਤ ਹੈ ਜਿਵੇਂ ਦਿਨ ਰਾਤ ਦੇ ਚੌਵੀ ਘੰਟੇ ਹਨ, ਇਸ ਨੂੰ ਵਧਾਏ ਨਾ ਜਾਂ ਘਟਾਏ ਨਹੀਂ ਜਾ ਸਕਦੇ ਕੋਈ ਵੀ ਇਨਸਾਨ ਸਮਾਂ ਨੂੰ ਆਪਣੇ ਅਨੁਸਾਰ ਨਹੀਂ ਚਲਾ ਸਕਦਾ ਹੈ ਸਮਾਂ ਇੰਨਾ ਬਲਵਾਨ ਹੈ ਕਿ ਨਾ ਅਸੀਂ ਇਸ ਤੋਂ ਜਿੱਤ ਪ੍ਰਾਪਤ ਕਰਦੇ, ਜਿੱਤ ਪ੍ਰਾਪਤ ਕਰ ਸਕਦੇ ਹਾਂ ਅਤੇ ਨਾ ਅਸੀਂ ਇਸਨੂੰ ਹਰਾ ਸਕਦੇ ਹਾਂ। ਇਹ ਕਿਸੇ ਦਾ ਗੁਲਾਮ ਨਹੀਂ ਹੈ, ਸਮਾਂ ਕਿਸੇ ਦਾ ਮੁਹਤਾਜ ਵੀ ਨਹੀਂ ਹੈ, ਇਹ ਆਪਣੀ ਚਾਲ ਚੱਲਦਾ ਰਹਿੰਦਾ ਹੈ ਇਤਿਹਾਸ ਗਵਾਹ ਹੈ ਕਿ ਰਾਜੇ ਮਹਾਰਾਜੇ ਵੀ ਇਸ ਅੱਗੇ ਬੇਵਸ਼ ਸੀ ਸਮਾਂ

ਸਾਡੇ ਸਾਹਮਣੇ ਅਣਗਿਣਤ ਮਿਸਾਲਾਂ ਹਨ, ਜਿਹੜੇ ਲੋਕਾਂ ਨੇ ਸਮੇਂ ਦਾ ਸਹੀ ਇਸਤੇਮਾਲ ਕੀਤਾ ਹੈ ਤੇ ਉਹਨਾਂ ਨੇ ਸੰਸਾਰ ਵਿੱਚ ਸਫ਼ਲਤਾ ਪ੍ਰਾਪਤ ਕਰਕੇ ਕ~ ਸਫ਼ਲਤਾ ਪ੍ਰਾਪਤ ਕੀਤੀ ਹੈ ਤੇ ਕਈ ਖੱਟੀਆਂ ਹਨ ਅਜੋਕੀ ਪੀੜ੍ਹੀ ਵਿੱਚ ਬੇਚੈਨੀ ਦਾ ਮੁੱਖ ਕਾਰਨ ਇਹ ਹੈ ਕਿ ਉਹ ਸਮੇਂ ਦਾ ਸਹੀ ਢੰਗ ਨਾਲ ਨਿਵੇਸ ਨਹੀਂ ਕਰਦੀ ਪਈ, ਸਾਡੀ ਅੱਜ ਅੱਜ ਦੇ ਨੌਜਵਾਨ ਨਸ਼ੇ ਮਾਤਰ ਵਿੱਚ ਲੱਗੇ ਹੋਏ ਹਨ, ਉਹ ਗ਼ਲਤ ਧੰਦਿਆਂ ਵਿੱਚ ਲੱਗੇ ਹੋਏ ਹਨ, ਤੇ ਸਮੇਂ ਦੀ ਕਦਰ ਨਹੀਂ ਕਰਦੇ ਪਏ ਹਨ। ਅਜੋਕੀ ਪੀੜ੍ਹੀ ਵਿੱਚ ਬੇਚੈਨੀ ਦਾ ਮੁੱਖ ਕਾਰਨ ਇਹ ਹੈ ਕਿ ਉਹ ਸਮੇਂ ਦਾ ਸਹੀ ਢੰਗ ਨਾਲ ਨਿਵੇਸ ਨਹੀਂ ਕਰਦੇ ਪਏ ਹਨ, ਆਪਣੇ ਸੀਮਿਤ ਸਮੇਂ ਨੂੰ ਖ਼ਰਾਬ ਨਾ ਕਰੋ ਤੇ ਨੌਜਵਾਨ ਨੂੰ ਆਪਣੇ ਸਮੇਂ ਦੀ ਕਦਰ ਨਹੀਂ ਕਰਦੇ। ਕਦਰ ਨਹੀਂ ਕਰਦੇ ਹੋਏ ਆਪਣੇ ਰਾਹ ਤੇ ਭਟਕ ਰਹੇ ਹਨ ਅੱਜ ਦੇ ਵਿਦਿਆਰਥੀ ਸਮੇਂ ਦੇ ਮੁੱਲ ਨੂੰ ਪਛਾਣਦੇ ਹੋਏ ਇਸਨੂੰ ਸੁਚਾਰੂ ਰੂਪ ਵਿੱਚ ਇਸਤੇਮਾਲ ਕਰਦੇ ਹੋਏ ਟੀਚੇ ਹਾਸਿਲ ਕਰਦੇ ਪਏ ਹਨ, ਉਹਨਾਂ ਨੂੰ ਪਛਤਾਉਣਾ ਨਾ ਪਵੇ ਉਸ ਵਾਸਤੇ ਉਹ ਸਮੇਂ ਦੀ ਮਹੱਤਤਾ ਨੂੰ ਸਮਝਣ ਸਮੇਂ ਦੇ ਸਹੀ ਵਰਤੋਂ ਉਹਨਾਂ ਨੂੰ ਪਛਤਾਉਣਾ ਨਾ ਪਵੇ ਇਸ ਵਾਸਤੇ ਉਹ ਸਮੇਂ ਦੀ ਕਦਰ ਨੂੰ ਸਮਝਣ ਸਮੇਂ ਦੇ ਸਹੀ ਵਰਤੋਂ ਉਹਨਾਂ ਦੇ ਵਰਤਮਾਨ ਤੇ ਭਵਿੱਖ ਨੂੰ ਸੁਧਾਰ ਸਕਦੀ ਹੈ ਜੇ ਕੋਈ ਸਮੇਂ ਨੂੰ ਬਰਬਾਦ ਕਰੇਗਾ ਤਾਂ ਸਮਾਂ ਉਸਨੂੰ ਬਰਬਾਦ ਕਰ ਦੇਵੇਗਾ ਕੋਈ ਵੀ ਸਿਆਣਾ ਮਨੁੱਖ ਆਪਣੀ ਬਰਬਾਦੀ ਨਹੀਂ ਚਾਹੇਗਾ, ਬੇਵਕੂਫ਼ ਹੀ ਸਮੇਂ ਦੀ ਬੇਕਦਰੀ ਕਰਦੇ ਹਨ, ਤੇ ਉਹਨਾਂ ਨੂੰ ਇਸਦੀ ਭਾਰੀ ਕੀਮਤ

ਅੱਜ ਕੱਲ੍ਹ ਦੀ ਨੌਜਵਾਨਾਂ ਨੂੰ ਚਾਹੀਦਾ ਹੈ ਕਿ ਉਹ ਆਪਣੇ ਰਾਹ ਤੋਂ ਭਟਕਣ ਨਾ ਉਹ ਪੜ੍ਹਾਈ ਲਿਖਾਈ ਕਰਨ ਤੇ ਉਹ ਆਪਣੇ ਆਸ ਪਾਸ ਦੇ ਲੋਕਾਂ ਨੂੰ ਦੇਖਣ ਕਿ ਉਹ ਕਿੰਨੇ ਅੱਗੇ ਪਹੁੰਚ ਗਏ ਹਨ ਤੇ ਉਹਨਾਂ ਤੋਂ ਮਿਸਾਲਾਂ ਖੱਟੀਏ ਤੇ ਆਪ ਵੀ ਮਿਹਨਤ ਕਰਕੇ ਸਮੇਂ ਦੀ ਕਦਰ ਕਰਦੇ ਹੋਏ ਦੁਨੀਆਂ ਵਿੱਚ

ਅੱਜ ਦੇ ਵਿਦਿਆਰਥੀਆਂ ਵਿੱਚ ਸਮੇਂ ਦੀ ਬਹੁਤ ਹੀ ਮਹੱਤਤਾ ਹੈ, ਸਮੇਂ ਦੀ ਕਦਰ ਕਰਨਾ ਉਹਨਾਂ ਲਈ ਬਹੁਤ ਹੀ ਜ਼ਰੂਰੀ ਹੈ ਉਹ ਪੂਰਾ ਦਿਨ ਆਪਣੇ ਜ਼ਿੰਦਗੀ ਨੂੰ ਸੁਧਾਰਨ ਲਈ ਪੜ੍ਹਾਈ ਲਿਖਾਈ ਕਰਦੇ ਹਨ, ਖੇਡਦੇ ਹਨ, ਤਾਂ ਕਿ ਉਹ ਜ਼ਿੰਦਗੀ ਵਿੱਚ ਕੁੱਝ ਕਰ ਸਕਣ। ਤੇ ਇਸ ਲਈ ਉਹਨਾਂ ਨੂੰ ਸਮੇਂ ਦੀ ਕਦਰ ਕਰਨੀ ਚਾਹੀਦੀ ਹੈ ਉਹਨਾਂ ਨੂੰ, ਉਹਨਾਂ ਨੂੰ ਸਹੀ ਢੰਗ ਨਾਲ ਸਮੇਂ ਸਮੇਂ ਦਾ ਇੱਕ ਪੂਰਾ ਕਾਗਜ਼ ਉੱਤੇ ਆਪਣਾ ਬਣਾਉਣਾ ਚਾਹੀਦਾ ਹੈ। ਕਿ ਉਹ ਕਿਸ ਤਰ੍ਹਾਂ ਸਮੇਂ ਦਾ ਇਸਤੇਮਾਲ ਕਰਦੇ ਪਏ ਹਨ,

ਅਸੀਂ ਕਿਤਾਬਾਂ ਵਿੱਚ ਕਈ ਲੋਕਾਂ ਦੀਆਂ ਸਫ਼ਲਤਾ ਦੀਆਂ ਮਿਸਾਲਾਂ ਪੜ੍ਹਦੇ ਹਾਂ ਕਿਸ ਤਰ੍ਹਾਂ ਉਹਨਾਂ ਨੇ ਸਮੇਂ ਦਾ ਸਹੀ ਇਸਤੇਮਾਲ ਕਰਦੇ ਹੋਏ, ਸਮੇਂ ਦੀ ਕਦਰ ਕਰਦੇ ਹੋਏ ਜ਼ਿੰਦਗੀ ਵਿੱਚ, ਨਿਮਾਨਾਂ ਖੱਟੀਆਂ ਹਨ, ਸਾਨੂੰ ਵੀ ਇਹਨਾਂ ਲੋਕਾਂ ਤੋਂ ਆਪਣੇ ਜ਼ਿੰਦਗੀ ਵਿੱਚ ਪ੍ਰਭਾਵ ਲੈਣਾ ਚਾਹੀਦਾ ਹੈ, ਤੇ ਸਮੇਂ ਦੀ ਕਦਰ ਕਰਦੇ ਹੋਏ, ਸਮੇਂ ਦਾ ਸਮੇਂ ਨੂੰ ਵਿਅਰਥ ਨਹੀਂ ਕਰਨਾ ਚਾਹੀਦਾ ਹੈ। ਇੱਕ ਵਾਰ ਜਿਹੜਾ ਸਮਾਂ ਚਲਾ ਗਿਆ ਉਹ ਕਦੇ ਵੀ ਵਾਪਿਸ ਨਹੀਂ ਆਉਂਦਾ। ਸਮਾਂ ਸਾਡੇ ਜ਼ਿੰਦਗੀ ਦੀ ਇੱਕ ਅਨਮੋਲ ਪੂੰਜੀ ਹੈ ਤੇ ਸਮਾਂ ਮਨੁੱਖ ਦੇ ਜੀਵਨ ਵਿੱਚ ਬਹੁਤ ਹੀ ਅਹਿਮੀਅਤ ਰੱਖਦਾ ਹੈ। ਜਿਹੜਾ ਵਿਅਕਤੀ ਸਮੇਂ ਦੀ ਮਹੱਤਤਾ ਨੂੰ ਸਮਝਦਾ ਹੈ ਉਹ ਹਮੇਸ਼ਾ ਚੁਣੌਤੀਆਂ ਤੇ ਜਿੱਤ ਪ੍ਰਾਪਤ ਕਰਦਾ ਹੈ, ਤੇ ਜਿਹੜਾ ਵਿਅਕਤੀ ਸਮੇਂ ਦੀ ਕਦਰ ਨਹੀਂ ਕਰਦਾ ਹੈ, ਸਮੇਂ ਦੀ ਬੇਕਦਰੀ ਕਰਦਾ ਹੈ ਉਹ ਜ਼ਿੰਦਗੀ ਵਿੱਚ ਹਮੇਸ਼ਾ ਹੀ ਅਸਫ਼ਲਤਾ ਪ੍ਰਾਪਤ ਕਰਦਾ ਹੈ, ਤੇ ਬਾਕੀ ਲੋਕਾਂ ਤੋਂ ਆਪਣੇ ਜ਼ਿੰਦਗੀ ਦੀ ਲੜਾਈ ਵਿੱਚ ਪਿੱਛੇ ਰਹਿ ਜਾਂਦਾ ਹੈ। ਸਮਾਂ ਬਰਬਾਦ ਕਰਨ ਦਾ ਮਤਲਬ ਹੈ ਕਿ ਅਸੀਂ ਆਪਣੀ ਜ਼ਿੰਦਗੀ ਨੂੰ ਮੁਸੀਬਤਾਂ ਵੱਲ ਲੈ ਕੇ ਜਾ ਰਹੇ ਹਾਂ ਇਸ ਲਈ ਸਾਨੂੰ ਅੱਜ ਦੀ ਪੀੜ੍ਹੀ ਨੂੰ ਚਾਹੀਦਾ ਹੈ ਕਿ ਉਹ ਆਪਣੇ ਬੱਚਿਆਂ ਨੂੰ ਸਮਾਂ ਪ੍ਰਬੰਧਨ ਸਿਖਾਉਣ

ਛੋਟੀ ਉਮਰ ਤੋਂ ਹੀ ਸਿਖਾ ਸਕੀਏ ਕਿ ਸਮਾਂ ਸਾਡੀ ਜ਼ਿੰਦਗੀ ਲਈ ਕਿੰਨਾ ਜ਼ਰੂਰੀ ਹੈ ਸਾਨੂੰ ਸਮੇਂ ਦੇ ਨਾਲ ਨਾਲ ਚੱਲਣਾ ਚਾਹੀਦਾ ਹੈ, ਸਮੇਂ ਦੀ ਕਦਰੀ ਕਰਨੀ ਚਾਹੀਦੀ ਹੈ, ਤੇ ਇਸ ਤਰ੍ਹਾਂ ਛੋਟੇ ਬੱਚੇ ਅੱਜ ਕੱਲ੍ਹ ਦੇ ਨੌਜਵਾਨ ਸਿੱਖ ਸਕਦੇ ਹਨ ਕਿ ਸਾਨੂੰ ਸਮਾਂ ਬਰਬਾਦ ਨਹੀਂ ਕਰਨਾ ਤੇ ਇਸਦਾ ਪੂਰੀ ਤਰ੍ਹਾਂ ਨਾਲ ਇਸਤੇਮਾਲ ਕਰਨਾ ਹੈ, ਇਸਦਾ ਇੱਕ ਸੈਕੰਟ ਵੀ ਸਾਨੂੰ ਖ਼ਰਾਬ ਨਹੀਂ ਕਰਨਾ ਬਲਕਿ ਸਾਨੂੰ ਮਨੁੱਖਾਂ ਦੀ ਭਲਾਈ ਲਈ ਸਮਾਂ ਹਰ ਸਮੇਂ ਨੂੰ ਪੂਰੀ ਤਰ੍ਹਾਂ ਵਿੱਚ ਸਮੇਂ ਵਿੱਚ ਨਿਵੇਸ ਕਰਨਾ। ਸਮਾਂ ਅਨਮੋਲ ਹੈ ਇਸ ਲਈ ਇਸਨੂੰ ਬਰਬਾਦ ਨਾ ਕਰੋ, ਸਮੇਂ ਦੀ ਕੀਮਤ ਉਦੋਂ ਸਮਝ ਆਉਂਦੀ ਹੈ ਜਦੋਂ ਇਹ ਸਾਡੇ ਹੱਥੋਂ ਵਿੱਚੋਂ ਨਿਕਲ ਜਾਂਦਾ ਹੈ ਇਸ ਲਈ ਸਾਨੂੰ ਕਦੇ ਵੀ ਇਸ ਮੁਸੀ~ ਇਸ ਮੁਸੀਬਤ ਵਿੱਚ ਆਉਣਾ ਹੀ ਨਹੀਂ ਹੈ, ਸਾਨੂੰ ਹਮੇਸ਼ਾ ਸਮੇਂ ਦੀ ਕਦਰੀ ਕਰਨੀ ਹੈ ਤੇ ਇਸਦੇ ਨਾਲ ਨਾਲ ਚੱਲਣਾ ਹੈ। ਸਮਾਂ ਕਿਸੇ ਦਾ ਵੀ ਇੰਤਜ਼ਾਰ ਨਹੀਂ ਕਰਦਾ ਹੈ ਤੇ ਗੁਆਚਿਆ ਸਮਾਂ ਕਦੇ ਵੀ ਵਾਪਿਸ ਨਹੀਂ ਆ ਸਕਦਾ ਹੈ ਇਸ ਲਈ ਸਮਾਂ ਕੇਵਲ ਬਤੀਤ ਹੀ ਨਹੀਂ ਕਰਨਾ ਚਾਹੀਦਾ ਹੈ, ਸਗੋਂ ਇਸ ਵਿੱਚ ਨਿਵੇਸ ਵੀ ਕਰਨਾ ਚਾਹੀਦਾ ਹੈ।

ਦੜਾ ਦੜ ਆ ਰਿਹਾ ਦੜਾ ਦੜ ਆ ਰਿਹਾ ਹੈ ਤੇ ਜੇ ਤੁਹਾਡਾ ਸਪਨਾ ਹੈ ਪੰਜਾਬ government 'ਚ job ਲੱਗਣ ਦਾ ਮੈਂ ਤੁਹਾਨੂੰ ਸਾਫ਼ ਕਹਿ ਰਿਹਾਂ ਪੱਕੇ ਭਗਤ ਤੁਹਾਨੂੰ ਬਣਨਾ ਹੀ ਪੈਣਾ ਹੈ, ਜਿੰਨਾ ਇੱਕ ਇੱਕ ਚੀਜ਼ ਆਪਾਂ ਪੰਜ-ਪੰਜ, ਦਸ-ਦਸ ਵਾਰ ਕਰਨੀ ਹੈ ਯਾਰ।

ਤੇ ਜਿਹਨਾਂ ਲੋਕਾਂ ਨੇ ਨਹੀਂ ਕੀਤਾ ਹੋਇਆ ਹੈ ਉਹਨਾਂ ਨੂੰ ਸਿੱਖਣ ਦਾ ਮੌਕਾ ਮਿਲਣਾ ਹੈ ਠੀਕ ਹੈ ਨਾ app ਤੋਂ payment ਨੀ ਹੋ ਰਹੀ ਕੋਈ ਗੱਲ ਨੀ contact ਕਰ ਲਿੱਤਾ ਜਾ ਸਕਦਾ ਹੈ contact ਤੁਸੀਂ ਕੀਤਾ ਜਾ ਸਕਦਾ ਹੈ contact ਕਰ ਲਿੱਤਾ ਜਾਵੇ ਠੀਕ ਹੈ ਚਲੋ ਅੱਗੇ, ਤੇ start ਕਰਦੇ ਹਾਂ ਅੱਜ ਦੀ class ਤੇ ਫਟਾਫਟ ਜ਼ਲਦੀ ਜ਼ਲਦੀ like ਤੇ share ਕਰਿਆ ਕਰੋ ਜਿਹਨਾਂ ਨੇ ਜਿਹੜੇ ਜਾਣੇ ਅਰੋੜਾ classes ਦੇ channel ਤੇ class ਲਾ ਰਹੇ ਆ ਮੈਂ link send ਕਰ ਰਿਹਾਂ ਦੁਆਰਾ chat box ਵਿੱਚ ਉਹਨੂੰ click ਕਰਕੇ ਦੂਸਰੇ ਪਾਸੇ ਪਹੁੰਚ ਜਾਓ ਜ਼ਲਦੀ ਜ਼ਲਦੀ ਚਲੋ ਤੇ start ਕਰਨ ਜਾ ਰਹੇ ਹਾਂਂ ਅੱਜ ਦੀ class ਅੱਜ ਦੀ class start ਕਰਨ ਤੋਂ ਪਹਿਲਾਂ ਦੇਖੋ ਮੈਂ ਵਾਰ ਵਾਰ wording ਇਹੀ ਬੋਲਦਾ ਹੁੰਦਾ ਹੈ ਵੀ ਸਪਨੇ ਉਹਨਾਂ ਦੇ ਪੂਰੇ ਹੋਣਗੇ ਜਿਹਨਾਂ ਦੀ ਨੀਂਦਾਂ ਅਧੂਰੀਆਂ ਰਹਿਣਗੀਆਂ ਤੇ ਨੀਂਦਾ ਦੀ ਪਰਵਾਹ ਨਾ ਕਰਿਓ ਮੇਰੀ class ਲਾਉਣ ਤੋਂ ਬਾਅਦ ਠੀਕ ਹੈ ਨਾ ਕੋਸ਼ਿਸ਼ ਕਰਿਆ ਕਰੋ ਵੀ related ਅਗਰ ਤੁਹਾਨੂੰ ਦਿੱਤੀ ਜਾਂਦੀ ਹੈ ਤਾਂ ਉਹ complete ਕਰਕੇ ਹੀ ਸੋਇਆ ਜਾਏ ਧਿਆਨ ਰੱਖਿਓ ਠੀਕ ਹੈ ਨਾ Sir ਮੈਂ ਬਹੁਤ demotivate ਹੋ ਰਿਹਾ ਹਾਂ ਗੁਰੂ ਜੀ ਹਰਪ੍ਰੀਤ ਅੱਛਾ ਚਲੋ ਹਰਪ੍ਰੀਤ ਜੀ ਕਿਉਂ demotivate ਹੋ ਰਹੇ ਹੋ ਇਹ ਵੀ ਗੱਲ ਦੱਸੋ, ਮੈਂ ਅੱਜ ਨਾ ਗੁਰੂਕੁਲ ਚੋਂ ਆ ਰਿਹਾ ਸੀ ਦੇ ਬੱਚੇ ਬੈਠੇ ਸੀ, ਕਹਿੰਦੇ sir ਇਉਂ ਲੱਗੀ ਜਾਂਦਾ ਵੀ ਕੁਛ ਨਾ ਅਹ ਜਿਵੇਂ ਉਨ ਉੱਥੇ ਜਿਹੇ ਖੜੇ ਹੈ, ਇਉਂ ਲੱਗ ਰਿਹਾ ਹੈ ਵੀ ਚੀਜ਼ਾਂਂ ਜਿਹੜੀਆਂ ਬਹੁਤ ਕੁਛ cover ਕਰਨ ਵਾਲਾ ਹੈ ਦੇਖੋ ਮੈਂ ਸਾਫ਼ ਕਹਿ ਰਿਹਾ ਹੈ ਇਹ ਸਮੁੰਦਰ ਹੈ ਤੈਰਦੇ ਰਹਿਣਾ, ਤੈਰਦੇ ਰਹਿਣਾ, ਤੈਰਦੇ ਰਹਿਣਾ, ਜਾਨੀ ਹੱਥ ਪੈਰ ਮਾਰਦੇ ਰਹਿਣਾ, ਮਾਰਦੇ ਰਹਿਣਾ ਹੈ ਇਹ ਕਦੇ ਤੁਸੀਂ ਸੋਚੋ ਵੀ ਸਮੁੰਦਰ ਖ਼ਤਮ ਹੋ ਜਾਊਗਾ, ਨਹੀਂ ਹੁੰਦਾ ਇਹ ਸਮੁੰਦਰ ਖ਼ਤਮ ਨਹੀਂ ਹੁੰਦਾ ਠੀਕ ਹੈ ਨਾ ਹਾਂ, ਤੇ ਘਬਰਾਹਟ ਵੀ ਉਹਨੂੰ ਹੁੰਦੀ ਹੈ ਜਿਹਨੇ ਥੋੜ੍ਹੀ ਬਹੁਤ ਤਿਆਰੀ ਜਿਹਨੇ ਹੱਥ ਪੈਰ ਮਾਰੇ ਹੁੰਦੇ ਹੈ, ਜਿਹੜਾ ਬੰਦਾ ਜਿਹਨੇ ਕੁਛ ਕੀਤਾ ਹੀ ਨੀ ਹੁਣ ਕਾਫ਼ੀ ਵਿਹਲੇ ਇੱਥੇ ਆਏ ਬੈਠੇ ਹੈ, ਪਹਿਲੀ ਵਾਰ class ਲਗਾਉਣ ਆ ਗਏ ਹਨਾ ਚੱਲ ਦੇਖਦੇ ਹਾਂ try ਕਰਕੇ ਦੇਖਦੇ ਹਾਂ ਹਨਾ, ਇਹਨਾਂ ਨੂੰ ਕੋਈ ਘਬਰਾਹਟ ਨੀ ਹੋਊਗੀ ਇਹਨਾਂ ਨੂੰ ਬਿਲਕੁਲ paper ਦੇ ਕੇ ਚਾਹੇ ਇਹਨਾਂ ਦਾ paper ਮਾੜਾ ਹੋ ਜਾਏ ਤਾਂ ਵੀ ਬੇਝਿਜਕ ਹੀ ਆਪਾਂ ਕਿਹੜੇ ਕੁਛ ਪੜ੍ਹੇ ਹੈ ਘਬਰਾਹਟ ਕਿਹਨੂੰ ਹੋਊਗੀ ਜਿਹਨੇ ਮਿਹਨਤ ਕੀਤੀ ਹੈ ਧਿਆਨ ਰੱਖਿਓ ਠੀਕ ਹੈ ਨਾ

ਫਟਾਫਟ ਮੈਂ ਵਾਰ ਵਾਰ ਕਹਿ ਰਿਹਾਂ ਕਿ ਮੈਂ ਇੱਥੇ link ਜਿਹੜਾ ਪਾ ਰਿਹਾ ਹੈ chat ਵਿੱਚ ਤੁਹਾਨੂੰ link ਪਾ ਰਿਹਾਂ ਉਹ link ਨੂੰ click ਕਰਕੇ ਫਟਾਫਟ ਅਨਅਕੈਡਮੀ ਵਾਲੇ ਪਾਸੇ ਪਹੁੰਚ ਜਾਓ ਅਨਅਕੈਡਮੀ ਦੇ channel ਵਾਲੀ class, class ਪਾਸੇ ਪਹੁੰਚ ਜਾਓ ਮੈਂ ਜਿਹੜਾ link ਹੈ ਉਹ pin ਕਰੀ ਜਾਨਾ ਹੈ ਮੈਂ link ਜਿਹੜਾ ਹੈ pin ਕਰੀ ਕਰੀ ਜਾਨਾ ਹੈ ਕਹਿਣਾ ਮੰਨ ਲਿਆ ਕਰੋ ਫਟਾਫਟ ਚਲੋ ਮੈਂ link ਜਿਹੜਾ ਉੱਪਰ pin ਕਰਤਿਆ ਤੇ ਫਟਾਫਟ ਹੁਣ ਤੁਸੀਂ ਜਿਹੜੀ ਹੈ ਅਹ ਜਿਹੜਾ link ਮੈਂ ਉੱਪਰ pin ਕੀਤਾ ਹੈ, ਉਸ ਤੇ click ਕਰਕੇ class ਜਿਹੜੀ ਹੈ ਅਨਅਕੈਡਮੀ ਦੇ channel ਤੇ ਜਾ ਕੇ join ਕਰ ਲਓ ਚਲੋ ਠੀਕ ਹੈ start ਕਰਦੇ ਹਾਂ ਅੱਜ ਦੀ class ਦੇਖੋ ਮੈਂ ਤੁਹਾਨੂੰ day one ਵਿੱਚ ਇੱਕ ਛੋਟਾ ਜਿਹਾ ਸਵਾਲ ਦਿੱਤਾ ਸੀ ਦੁਬਾਰਾ ਕਰਦੇ ਹਾਂ ਆਪਾਂ, ਜੇ ਮੈਂ ਤੁਹਾਨੂੰ ਕਵਾਂ a ਕਿਸੇ ਕੰਮ ਨੂੰ ਮੰਨ ਲਓ ਜੀ ਕਰਦਾ ਹੈ ਦਸਾਂ ਦਿਨਾਂ ਵਿੱਚ ਕਿੰਨੇ ਦਿਨਾਂ ਵਿੱਚ ਕਰਦਾ ਹੈ ਦਸਾਂ ਦਿਨਾਂ ਵਿੱਚ। b ਉਸੇ ਕੰਮ ਨੂੰ ਕਰਦਾ ਹੈ ਮੰਨ ਲਓ ਪੰਦਰਾਂ ਦਿਨਾਂ ਵਿੱਚ ਕਿੰਨਾਂ ਦਿਨਾਂ ਵਿੱਚ ਕਰਦਾ ਹੈ ਪੰਦਰਾਂ ਦਿਨਾਂ ਵਿੱਚ ਜੇ ਮੈਂ ਤੁਹਾਨੂੰ ਕਵਾਂ ਵੀ a ਨੇ ਇਕੱਲੇ ਪੰਜ ਦਿਨ ਕੰਮ ਕੀਤਾ ਤੇ ਬਾਕੀ ਕੰਮ a ਤੇ b ਕਰਨਗੇ, ਕਿੰਨੇ ਦਿਨਾਂ ਵਿੱਚ ਕਰਨਗੇ ਜ਼ਲਦੀ ਦੱਸ ਦਓ, ਬਾਕੀ ਕੰਮ a ਤੇ b ਕਿੰਨੇ ਦਿਨਾਂ 'ਚ ਜੇ ਕਰਨਗੇ ਜ਼ਲਦੀ ਜ਼ਲਦੀ ਦੱਸੋ ਫਟਾਫਟ ਦੇਖਦੇ ਹਾਂ ਕਿਹੜਾ ਪਹਿਲਾਂ ਰੇਲ ਬਣਾਊਗਾ ਕਿਹੜਾ ਜਾਣਾ ਜਿਹੜਾ ਹੈ ਉਹ ਰੇਲ ਬਣਾਊਗਾ ਜ਼ਲਦੀ ਇਹ ਤਾਂ ਬਿਨਾਂ ਪੈਨ ਵਾਲਾ ਸਵਾਲ ਹੀ ਇਹ ਸਮਝ ਲਓ, ਇਹ ਤਾਂ ਬਿਨਾਂ ਪੈਨ ਵਾਲਾ ਸਵਾਲ ਹੀ ਹੈ, ਫਟਾਫਟ ਜ਼ਲਦੀ ਜ਼ਲਦੀ ਚੇਪ ਦਓ ਜ਼ਲਦੀ ਜ਼ਲਦੀ answer ਚੇਪ ਦਓ ਫਟਾਫਟ ਰਾਜੇ ਬਹੁਤ time ਬਾਅਦ ਤੁਹਾਡੀ class ਲਗਾ ਰਿਹਾਂ ਪਹਿਲਾਂ ਮੈਂ ਤੁਹਾਡੇ ਤੋਂ ਸਬ ਇੰਸਪੈਕਟਰ ਦੀ ਤਿਆਰੀ ਕਰ ਰਿਹਾ ਸੀ but ਮੇਰੀ age ਅਠਾਰਾਂ ਤੋਂ ਮੇਰੀ ਮੇਰੇ ਅਠਾਰਾਂ number ਘੱਟ ਗਏ ਸੀ ਤੇ ਮੇਰਾ ਦੁਬਾਰਾ ਅੱਛਾ ਮਨ ਕੀਤਾ ਹੈ study ਕਰ ਨੂੰ but ਹੁਣ ਫਿਰ ਦੁਬਾਰਾ ਫਿਰ positive energy ਨਾਲ, ਬਿਲਕੁਲ-ਬਿਲਕੁਲ, ਬਿਲਕੁਲ-ਬਿਲਕੁਲ, ਬਿਲਕੁਲ ਦੇਖੋ ਤੁਹਾਨੂੰ ਤਾਂ ਬਹੁਤ ਫ਼ਾਇਦਾ ਹੋਣਾ ਹੈ ਜਿਹਨਾਂ ਨੇ ਪਹਿਲਾਂ ਥੋੜ੍ਹੀ ਬਹੁਤ ਤਿਆਰੀ ਕੀਤੀ ਹੋਈ ਤੁਹਾਡੇ ਅੰਦਰ ਤਾਂ ਬਹੁਤ ਤਕੜੀ energy ਹੈ, ਆ ਜਾਓ ਇੱਧਰ ਆ ਜਾਓ, ਦੇਖੋ ਸਭ ਤੋਂ ਪਹਿਲਾਂ ਆਪਾਂ ਕੀ ਕਰਦੇ ਸੀ Total work ਪਤਾ ਲਗਾਉਂਦੇ ਸੀ ਜਿਹੜਾ ਕਿ ਆਪਾਂ ਨੂੰ ਇਹਨਾਂ ਦਾ LCM ਲੈਣਾ ਹੁੰਦਾ ਸੀ ਵਿੱਚ common number ਕਿਹੜਾ ਹੈ ਹਨਾ ਚਲੋ ਇਹ total ਕੰਮ ਮੰਨ ਲਿਆ ਕਰੋ total ਕੰਮ ਕਿੰਨਾ ਹੈ ਤੀਹ ਦੀਵਾਰਾਂ total work ਮੰਨਣਾ ਪੈਂਦਾ ਹੈ ਚਲੋ ਇਹ ਬੰਦਾ ਦਸ ਦਿਨ 'ਚ ਤੀਹ ਦੀਵਾਰਾਂ ਬਣਾਉਂਦਾ ਹੈ, ਇੱਕ ਦਿਨ 'ਚ ਕਿੰਨੀ ਬਣਾਊਗਾ ਉਹ ਇੱਧਰਲੀ side ਲਿਖ ਤਿੰਨ wall per day ਤਿੰਨ wall per day ਪੰਦਰਾਂ ਦਿਨ 'ਚ ਤੀਹ ਦੀਵਾਰਾਂਂ ਇੱਕ ਦਿਨ 'ਚ ਕਿੰਨੀ ਦੀਵਾਰ ਬਣਾਊਗਾ ਦੋ wall per day ਠੀਕ ਹੈ ਚਲੋ। ਇਹਨੇ ਪੰਜ ਦਿਨ ਕੰਮ ਕੀਤਾ ਇੱਕ ਦਿਨ 'ਚ ਬਣਾਉਂਦਾ ਹੈ ਤਿੰਨ ਦੀਵਾਰਾਂ ਪੰਜ ਦਿਨ 'ਚ ਬਣਾਊਗਾ ਪੰਦਰਾਂ ਦੀਵਾਰਾਂ ਜੇ ਪੰਦਰਾਂ ਦੀਵਾਰਾਂ ਬਣ ਗਈਆਂ ਤੇ ਬਚੀਆਂ ਹੋਈਆਂ ਦੀਵਾਰਾਂ ਕਿੰਨੀਆਂ ਹੈ ਕਿਉਂਕਿ total ਕੰਮ ਤੀਹ ਸੀਗਾ ਪੰਦਰਾਂ ਹੋ ਗਿਆ, ਕਿੰਨੀਆਂ ਰਹਿ ਗਈਆਂ ਪੰਦਰਾਂ ਦੀਵਾਰਾਂ ਇਹ ਬਚੀਆਂ ਹੋਈਆਂ ਦੀਵਾਰਾਂ ਕਿਹਨਾਂ ਨੇ ਬਣਾਉਣੀਆਂ a ਤੇ b ਦੋਨਾਂ ਨੇ ਮਿਲ ਕੇ, ਠੀਕ ਹੈ ਨਾ ਤੇ time ਦਾ formula ਕੀ ਕਹਿੰਦਾ ਹੈ time ਦਾ formula ਕਹਿੰਦਾ ਹੈ ਜਿੰਨਾ ਵੀ ਕੰਮ ਕਰਨਾ ਹੈ ਉਹ ਉੱਪਰ ਲਿਖੋ, ਤੇ ਜਿੰਨੇ ਕੋਲੋਂ ਕਰਵਾਉਣਾ ਹੁੰਦਾ per day work ਨੀਚੇ ਲਿਖੋ ਉਹਨਾਂ ਦਾ per day work ਨੀਚੇ ਲਿਖ ਦਓ ਲਓ ਜੀ ਕਿੰਨਾ ਬਚਿਆ ਹੈ ਪੰਦਰਾਂਂ ਦੀਵਾਰਾਂ ਕਿੰਨਾਂ ਕੋਲੋਂ ਕਰਵਾਉਣਾ ਹੈ a ਤੇ b ਕੋਲੋਂ a ਤੇ b ਦੀ per day ਦੀਵਾਰ ਹੈ ਪੰਜ, ਤਿੰਨ ਇਹ ਬਣਾਊਗਾ ਦੋ ਇਹ ਬਣਾਊਗਾ ਤਿੰਨ ਦਿਨ ਲੱਗਣਗੇ ਕਿੰਨੇ ਦਿਨ ਲੱਗਣਗੇ ਤਿੰਨ ਦਿਨ, ਦੇਖੋ ਸਵਾਲ ਤੁਸੀਂ ਕਹੋਗੇ sir ਇਹ ਤਾਂ ਬੜਾ ਸੌਖਾ ਸਵਾਲ ਸੀ ਇਹ ਪਹਿਲਾਂ ਵੀ ਕਰ ਲਿਆ, ਪਹਿਲਾਂ ਵੀ ਤੁਸੀਂ ਆਹੀ ਸਿਖਾਇਆ ਸੀ ਤੁਹਾਨੂੰ ਮੈਂ ਆਹ ਸਵਾਲ ਇਵੇਂ ਹੀ ਵਾਪਸ ਦਿੱਤਾ ਜਾਊਗਾ ਲੇਕਿੰਨ ਉਹਦੀ language ਬਹੁਤ change ਕਰ ਦਿੱਤੀ ਜਾਊਗੀ ਦੇਖੋ ਗੱਲ ਆਹੀ ਹੋਊਗੀ ਜਿਹੜੇ ਚਿੱਟੇ ਅੱਖਰਾਂ ਵਿੱਚ ਗੱਲਾਂ ਲਿਖੀਆਂ ਇਹੀ ਗੱਲਾਂ ਦਿੱਤੀਆਂ ਹੋਣਗੀਆਂ ਲੇਕਿੰਨ ਤੁਹਾਨੂੰ ਉਲਝਾਉਣ ਦੀ ਕੋਸ਼ਿਸ਼ ਕਰਨਗੇ ਉਹ ਕਹਿਣਗੇ ਜੇ a ਕਿਸੇ ਕੰਮ ਨੂੰ ਦਸ ਦਿਨਾਂ ਵਿੱਚ ਕਰਦਾ ਹੈ b ਉਸ ਕੰਮ ਨੂੰ ਜਿਹੜਾ ਹੈ

ਸ਼ੁਰੂਆਤ ਵਿੱਚ a ਤੇ b ਨੇ ਇਕੱਠੇ ਕੰਮ ਕਰਨਾ start ਕੀਤਾ ਸੀ ਲੇਕਿੰਨ ਕੰਮ ਖ਼ਤਮ ਹੋਣ ਤੋਂ ਦੇਖੋ ਕੰਮ ਇੱਥੇ ਖ਼ਤਮ ਹੋਇਆ, ਇੱਥੇ ਸ਼ੁਰੂ ਹੋਇਆ ਸੀ, ਕੰਮ ਖ਼ਤਮ ਹੋਣ ਤੋਂ ਪੰਜ ਦਿਨ ਪਹਿਲਾਂ b ਚਲਾ ਗਿਆ ਸੀ ਧਿਆਨ ਨਾਲ ਸੁਣੋ ਕੀ ਕੰਮ ਖ਼ਤਮ ਹੋਣ ਤੋਂ ਪੰਜ ਦਿਨ ਪਹਿਲਾਂ ਮੰਨ ਲਓ ਇੰਨੇ ਦਿਨ ਆਪਾਂ ਕੰਮ ਕੀਤਾ ਹੈ ਇਸ ਤੋਂ ਪੰਜ ਦਿਨ ਪਹਿਲਾਂ, ਇੱਥੇ ਇੱਥੇ ਇੱਥੇ b ਚਲ ਗਿਆ ਸੀ ਦੇਖੋ ਮੇਰੇ ਤੇ ਤੁਹਾਡੇ ਵਿੱਚੋਂ ਤੁਸੀਂ ਚਲੇ ਗਏ ਤੇ ਕੌਣ ਰਹਿ ਗਿਆ ਮੈਂ ਇਕੱਲਾ ਰਹਿ ਗਿਆ, ਉਹ ਇਉਂ ਬੋਲਣਗੇ ਕਿ a ਤੇ b ਵਿੱਚੋਂ b ਚਲਾ ਗਿਆ ਪੰਜ ਦਿਨ ਪਹਿਲਾਂ ਤੇ b ਚਲਾ ਗਿਆ ਕਿਹੜਾ ਰਹਿ ਗਿਆ a ਬਸ ਉਹ ਜਾਣ ਵਾਲੇ ਦਾ ਦੱਸਣਗੇ ਬਾਕੀ ਬਚਿਆ ਜਿਹੜਾ ਤੁਹਾਨੂੰ ਆਪਣੇ ਆਪ ਲਿਖਣਾ ਪਊਗਾ, ਦੱਸੋ ਇਹ ਪੂਰਾ ਕੰਮ ਕਿੰਨੇ ਦਿਨਾਂ 'ਚ complete ਹੋਇਆ ਇਉਂ ਪੁੱਛ ਲੈਣਗੇ ਜਾਣੀ ਗੱਲ ਉਹੀ ਹੈ ਇੱਥੇ ਵੀ ਇਹਨੇ ਪੰਜ ਦਿਨ ਕੰਮ ਕੀਤਾ, ਇੱਥੇ ਵੀ ਇਹਨੇ ਪੰਜ ਦਿਨ ਕੰਮ ਕੀਤਾ ਹੈ, ਇੱਥੇ ਵੀ a ਔਰ b ਦੇ ਦਿਨ ਨਿਕਾਲਣੇ ਸੀ ਇੱਥੇ ਵੀ a ਔਰ b ਦੇ ਦਿਨ ਨਿਕਾਲਣੇ ਸੀ ਆਹੀ same ਆਉਣਗੇ ਤਿੰਨ ਦਿਨ ਤੇ total ਕੰਮ ਕਿੰਨੇ ਦਿਨਾਂ 'ਚ complete ਹੋਇਆ ਤਿੰਨ ਦਿਨ ਇਹ ਆਊਗਾ ਪੰਜ ਇਹ ਆਊਗਾ ਅੱਠ ਦਿਨ ਸਵਾਲ ਇਹੀ ਹੈ ਲੇਕਿੰਨ ਤੁਹਾਨੂੰ ਉਹ ਉਲਝਾਅ ਕੇ ਬੋਲਣਗੇ ਵੀ ਕੰਮ ਖ਼ਤਮ ਹੋਣ ਤੋਂ ਪੰਜ ਦਿਨ ਪਹਿਲਾਂ ਆਹ ਰਿਹਾ ਖ਼ਤਮ ਇਸ ਤੋਂ ਪੰਜ ਦਿਨ ਪਹਿਲਾਂ ਇੱਥੇ b ਚਲਾ ਗਿਆ ਸੀ ਜੇ b ਚਲਾ ਗਿਆ ਸੀ a ਤੇ b ਵਿੱਚੋਂ b ਚਲਾ ਗਿਆ ਸੀ ਕਿਹੜਾ ਰਹਿ ਗਿਆ a ਰਹਿ ਗਿਆ ਬਸ ਆਹ ਬਣਾਉਣੀ ਸੀ ਹੁਣ ਇਸ ਵਾਰ statement ਜਿਹੜੀ ਹੈ ਨਾ ਆਪਾਂ ਇੱਧਰੋਂ start ਕਰਨੀ ਹੈ ਬਸ, ਇੱਧਰੋਂ start ਕਰਨੀ ਹੈ ਆਪਾਂ ਇੱਧਰੋਂ start ਕਰਨੀ ਹੈ statement ਹਨਾ ਚਲੋ ਉਹੀ ਕੰਮ ਪਹਿਲਾਂ ਆਪਾਂ total ਕੰਮ ਮੰਨਾਂਗੇ ਇੱਕ ਦਿਨ ਦਾ ਕੰਮ ਨਿਕਾਲਾਂਗੇ ਇੱਧਰੋਂ start ਕਰਾਂਗੇ ਨੇ ਪੰਜ ਦਿਨ ਕੰਮ ਕੀਤਾ, ਇੱਕ ਦਿਨ 'ਚ ਬਣਾਉਂਦਾ ਹੈ ਤਿੰਨ ਦੀਵਾਰ ਪੰਜ ਦਿਨ 'ਚ ਬਣਾਉਂਦਾ ਹੈ ਪੰਦਰਾਂ ਦੀਵਾਰਾਂ ਜੇ ਪੰਦਰਾਂ ਬਣ ਗਈਆਂ ਤੇ ਬਚੀਆਂ ਹੋਈਆਂ ਕਿੰਨੀਆਂ ਹੈ ਪੰਦਰਾਂ ਇਹ ਕੰਮ ਮੈਂ ਦੋਨੋਂ ਕੋਲੋਂ ਕਰਵਾਉਣਾ ਹੈ ਦੋਨੋਂ ਇੱਕ ਦਿਨ 'ਚ ਕਿੰਨਾ ਕਰਦੇ ਹੈ ਪੰਜ ਆਹੀ same ਚੀਜ਼ ਹੈ ਯਾਰ ਤਿੰਨ ਦਿਨ ਲੱਗਣਗੇ ਕਿੰਨੇ ਦਿਨ ਲੱਗਣਗੇ ਤਿੰਨ, ਸਮਝਗੇ ਜਾਣੀ ਸਵਾਲ ਉਲਟਾ start ਕਰਨਾ ਹੋਊਗਾ, ਕਈ ਵਾਰ ਇਵੇਂ ਬੋਲਣਗੇ ਨਾ ਵੀ ਇੰਨੇ ਕੰਮ ਖ਼ਤਮ ਹੋਣ ਤੋਂ ਇੰਨੇ ਦਿਨ ਪਹਿਲਾਂ ਫਲਾਨਾ ਬੰਦਾ ਚਲਾ ਗਿਆ ਸੀ ਤਾਂ ਤੁਸੀਂ ਡਰਨਾ ਨੀ ਹੈ ਉੱਧਰੋਂ start ਕਰ ਦੇਣਾ ਹੈ ਠੀਕ ਹੈ ਨਾ ਚਲੋ ਇੱਕ ਵਾਰ try ਕਰਿਓ ਇੱਕ ਦੋ ਸਵਾਲ ਮੈਂ ਕਰਵਾਊਂਗਾ। ਲਓ ਜੀ ਕਰੋ ਫਟਾਫਟ ਸਵਾਲ ਚੇਪ ਦਓ ਫਟਾਫਟ ਰੇਲ ਬਣਾ ਦਓ ਡਰਨਾ ਨੀ ਹੈ ਸਵਾਲ ਤੋਂ, ਦੇਖਦੇ ਹਾਂ ਕਿਹੜਾ ਕਰੇਗਾ ਹੋਰ ਸੁਣਾਓ ਕਿਵੇਂ ਹੋ very good evening, very good evening, very good evening, very good evening ਦੇਖੋ ਮੈਂ ਤੁਹਾਨੂੰ ਦੱਸ ਰਿਹਾਂ ਜਿਹੜੇ ਉੱਪਰ link pin ਕੀਤਾ ਹੋਇਆ ਹੈ ਅਨਅਕੈਡਮੀ ਦੇ channel ਦਾ link ਜਿਹੜਾ ਉਹ pin ਕੀਤਾ ਹੋਇਆ ਹੈ ਫਟਾਫਟ ਸਾਰੇ ਜਾਣੇ ਉੱਥੇ ਜਾ ਕੇ class ਲਗਾ ਲਓ ਫਟਾਫਟ ਜ਼ਲਦੀ ਜ਼ਲਦੀ

ਦਸ ਦਿਨਾਂ ਵਿੱਚ ਕੰਮ ਕਰਦੇ ਹਨ ਦੋਨੋਂ ਕੁੱਝ ਸਮੇਂ ਲਈ ਇਕੱਠੇ ਕੰਮ ਕਰਦੇ ਹੈ ਇਹ ਕੰਮ ਪੂਰਾ ਹੋਣ ਤੋਂ ਚਾਰ ਦਿਨ ਪਹਿਲਾਂ a ਚਲਾ ਗਿਆ ਇਹ ਕੰਮ ਪੂਰਾ ਕੰਮ ਇੱਥੇ ਪੂਰਾ ਹੋਇਆ ਸੀ a ਚਾਰ ਦਿਨ ਪਹਿਲਾਂ ਜਾਣੀ ਇੱਥੇ ਚਲਾ ਗਿਆ ਸੀ a ਤੇ b ਵਿੱਚੋਂ a ਚਲਾ ਗਿਆ, ਕਿਹੜਾ ਰਹਿ ਗਿਆ b ਰਹਿ ਗਿਆ ਦੇਖੋ ਸਿਰਫ਼ puzzle ਕਰਨ ਦੀ ਕੋਸ਼ਿਸ਼ ਕਰ ਰਹੇ ਹੈ ਹਨਾ

ਜਿਹੜਾ ਕਿ ਆਪਾਂ ਨੂੰ ਸ~ work ਜਿਹੜਾ ਹੈ ਦੀਵਾਰਾਂ 'ਚ ਮੰਨਣਾ ਪਊਗਾ total work ਹੈ ਤੀਹ ਦੀਵਾਰਾਂ ਕਿੰਨੀ ਦੀਵਾਰਾਂ ਤੀਹ ਦੀਵਾਰਾਂ ਆਹ ਆਪਣੇ ਅਹ ਵੀਹ ਤੇ ਦਸ ਦਾ LCM ਕਿੰਨਾ ਹੋਊਗਾ ਵੀਹ ਹੋ ਗਿਆ ਕਿੰਨਾ ਹੋ ਗਿਆ ਵੀਹ ਇਹਨਾਂ ਦਾ LCM ਕਿੰਨਾ ਆਊਗਾ ਵੀਹ

ਚਾਰ ਦਿਨ ਕੰਮ ਕੀਤਾ ਇੱਕ ਦਿਨ 'ਚ ਕਰਦਾ ਹੈ ਦੋ ਦੀਵਾਰ ਚਾਰ ਦਿਨ 'ਚ ਕਿੰਨਾ ਕਰੇਗਾ ਅੱਠ ਦੀਵਾਰ ਵੀਹ ਵਿੱਚੋਂ ਅੱਠ ਦੀਵਾਰਾਂ ਬਣ ਗਈਆਂ ਕਿੰਨੀਆਂ ਰਹਿ ਗਈਆਂ ਬਾਰਾਂ ਬਾਰਾਂ ਦੀਵਾਰਾਂਂ ਬਣਾਉਣੀਆਂ ਹੈ ਮੈਂ ਤੁਹਾਨੂੰ ਵਾਰ ਵਾਰ time ਦਾ formula time ਨਿਕਾਲਣ ਦਾ formula ਹੁੰਦਾ ਹੈ ਕਿੰਨਾ ਕੰਮ ਰਹਿ ਗਿਆ ਉਹ ਉੱਪਰ ਲਿਖ ਜਿੰਨੇ ਦੇ ਕੋਲੋਂ ਕਰਵਾਉਣਾ ਉਹਦਾ per day work ਨੀਚੇ ਲਿਖ ਦਿੰਦੇ ਹੈ ਤੇ ਕੰਮ ਕਰਵਾਉਣਾ ਹੈ ਬਾਰਾਂ ਦੀਵਾਰਾਂ ਕਿੰਨ ਦੇ ਕੋਲੋਂ ਕਰਵਾਉਣਾ ਹੈ a ਤੇ b ਕੋਲੋਂ a ਦਾ a ਤੇ b ਦਾ per day work ਹੈ ਤਿੰਨ wall per day ਕਿੱਥੋਂ ਆਉਂਦਾ ਹੈ ਇਹ ਰਿਹਾ per day work ਮੇਰਾ ਇਹ ਰਿਹਾ ਤੁਹਾਡਾ ਇੱਕ ਤੇ ਦੋ ਤਿੰਨ wall per day ਤਿੰਨ wall per day answer ਆ ਗਿਆ ਚਾਰ ਦਿਨ ਕਿੰਨਾ answer ਆ ਗਿਆ ਚਾਰ ਦਿਨ answer ਆ ਗਿਆ ਚਾਰ ਦਿਨ ਠੀਕ ਹੈ ਜਾਣੀ ਇੱਥੇ ਕੰਮ ਜਿਹੜਾ ਉਹ ਚਾਰ ਦਿਨ ਚੱਲਿਆ ਹੈ, ਕਿੰਨੇ ਦਿਨ ਚੱਲਿਆ ਹੈ ਚਾਰ ਦਿਨ, ਚਾਰ ਦਿਨ ਇਹ, ਚਾਰ ਦਿਨ ਇਹ total ਕੰਮ ਹੋਇਆ ਅੱਠ ਦਿਨਾਂ 'ਚ ਕਿੰਨਾ answer ਆਊਗਾ ਅੱਠ ਦਿਨਾਂ 'ਚ ਕਿੰਨਾ answer ਆਊਗਾ ਅੱਠ ਦਿਨਾਂ 'ਚ, ਸਮਝ ਆਇਆ ਨਹੀਂ ਆਇਆ ਇਹਨਾਂ ਨੇ ਦੇਖੋ last 'ਚ ਪੂਰਾ ਕੰਮ ਕਿੰਨੇ ਦਿਨਾਂ ਵਿੱਚ ਹੋਇਆ ਪੂਰਾ ਕੰਮ ਜਾਣੀ ਇੱਥੇ ਵਾਲੇ ਦਿਨ ਤੇ ਇੱਥੇ ਵਾਲੇ ਦਿਨ ਦੋਨੋਂ ਜੋੜ ਕੇ ਲਿਖਣੇ ਸੀ ਪੂਰਾ ਕੰਮ ਕਿੰਨੇ ਦਿਨਾਂ ਵਿੱਚ ਹੋਇਆ ਤੇ ਪੂਰਾ ਕੰਮ ਹੋਇਆ ਅੱਠ ਦਿਨਾਂ ਵਿੱਚ ਸਮਝ ਆਇਆ ਨਹੀਂ ਆਇਆ ਕਰ ਲਓਗੇ। ਚਲੋ ਅਗਲਾ ਸਵਾਲ ਦੇਖ ਆਹ ਲਓ ਜ਼ਲਦੀ ਫਟਾਫਟ ਰੇਲ ਬਣਾ ਦਓ ਜ਼ਲਦੀ ਫਟਾਫਟ ਰੇਲ ਬਣਾ ਦਓ ਫਟਾਫਟ fast, fast, fast, fast, fast, fast ਵਾਹ ਜੀ ਵਾਹ ਜ਼ਲਦੀ ਜ਼ਲਦੀ fast fast ਜ਼ਲਦੀ ਜ਼ਲਦੀ answer ਦਿਓ

ਇਕੱਠੇ ਕੰਮ ਕਰਨਾ start ਕੀਤਾ, ਲੇਕਿੰਨ ਕੰਮ ਪੂਰਾ ਹੋਣ ਤੋਂ ਪੰਜ ਦਿਨ ਪਹਿਲਾਂ ਜਾਣੀ ਇਹ ਪੂਰਾ ਹੋਇਆ, ਇਸਤੋਂ ਪੰਜ ਦਿਨ ਪਹਿਲਾਂ ਪੰਜ ਦਿਨ ਦਾ ਸਫ਼ਰ ਹੈ, ਕਿਹੜਾ ਛੱਡ ਗਿਆ ਸੀਗਾ a a ਚਲਾ ਗਿਆ ਸੀ ਪਰ a ਕਾ~ a ਚਲਾ ਗਿਆ ਸੀਗਾ a ਚਲਾ ਗਿਆ ਕੌਣ ਰਹਿ ਗਿਆ b ਹਨਾ a ਚਲਾ ਗਿਆ ਸੀ ਨਾ b ਰਹਿ ਗਿਆ, ਚਲੋ ਹੁਣ total ਕੰਮ ਪਤਾ ਲਗਾਓ ਅਠਾਰਾਂ ਦੂਣਾ ਛੱਤੀ ਦੇਖੋ ਇਹਨਾਂ ਦੇ ਪਹਾੜੇ ਵਿੱਚ ਜਿਹੜਾ common number ਹੋਊਗਾ ਉਹ total ਕੰਮ ਅਠਾਰਾਂ ਦਿਨ 'ਚ ਛੱਤੀ ਦੀਵਾਰ, ਇੱਕ ਦਿਨ 'ਚ ਦੋ ਦੀਵਾਰ ਤੇ ਬਾਰਾਂ ਦਿਨ 'ਚ ਛੱਤੀ ਦੀਵਾਰ ਇੱਕ ਦਿਨ 'ਚ ਤਿੰਨ ਦੀਵਾਰ b ਰੋਜ਼ ਤਿੰਨ ਦੀਵਾਰ ਬਣਾਉਂਦਾ ਹੈ b ਪੰਜ ਦਿਨ 'ਚ ਕਿੰਨੀ ਬਣਾਊਗਾ ਪੰਦਰਾਂ ਦੀਵਾਰਾਂ ਜੇ ਛੱਤੀ ਵਿੱਚੋਂ ਪੰਦਰਾਂ ਬਣ ਗਈਆਂ ਛੱਤੀ ਵਿੱਚੋਂ ਪੰਦਰਾਂ ਬਣ ਗਈਆਂ ਕਿੰਨੀਆਂ ਰਹਿ ਗਈਆਂ ਇੱਕੀ ਦੀਵਾਰਾਂ ਰਹਿ ਗਈਆਂ, ਕਿੰਨੀਆਂ ਦੀਵਾਰਾਂ ਰਹਿ ਗਈਆਂ ਇੱਕੀ, ਧਿਆਨ ਨਾਲ ਹੁਣ ਦੇਖੋ ਹੁਣ ਪੋਇਟਾਂ 'ਚ answer ਆਉਣ ਦੇ chance ਬਣ ਸਕਦੇ ਹੈ। ਇੱਕ wall ਚਲੋ ਹੁਣ ਇੱਕੀ wall ਬਣਾਉਣੀ ਹੈ a ਤੇ b ਨੇ ਮੈਂ time ਦਾ formula ਲਾਊਂਗਾ ਕਿੰਨਾ ਕੰਮ ਰਹਿ ਗਿਆ ਜਿਹਦੇ ਕੋਲੋਂ ਕਰਵਾਉਣਾ ਉਹਦਾ per day work ਇੱਕੀ ਦੀਵਾਰਾਂ ਹੈ ਮੈਂ a ਤੇ b ਕੋਲ ਬਣਾਉਣੀ ਹੈ no no no no

ਲੇਕਿੰਨ ਇਹਨਾਂ ਨੇ ਪੁੱਛਿਆ ਕੰਮ ਪੂਰਾ ਕਿੰਨੇ ਦਿਨਾਂ 'ਚ ਹੋਊਗਾ ਚਾਰ ਦਿਨ ਇਹ ਪੰਜ ਦਿਨ ਇਹ, ਚਾਰ ਤੇ ਪੰਜ ਨੋਂ ਦਿਨ ਇੱਕ ਵਟੇ ਪੰਜ ਉੱਪਰ, ਨੋਂ ਸਹੀਂ ਇੱਕ ਵਟੇ ਪੰਜ ਦਿਨ ਉਹ ਹੋ ਵਟਿਆਂ 'ਚ answer ਆ ਗਿਆ, ਲੇਕਿੰਨ ਆਪਾਂ ਤਾਂ ਹਨੇਰੀ ਟਪਾ ਦੇਵਾਂਗੇ, ਆਪਾਂ ਹਨੇਰੀ ਲਿਆ ਦੇਵਾਂਗੇ ਕੀ ਆਪਾਂ ਡਰਨ ਵਾਲੇ ਹੈ ਕੀ ਆਪਾਂ ਡਰਨ ਵਾਲੇ ਹੈ, ਕੀ ਆਪਾਂ ਡਰ ਜਾਵਾਂਗੇ ਜਾਂ ਨਹੀਂ ਡਰਾਂਗੇ ਆਪਾਂ ਡਰਾਂਗੇ ਜਾਂ ਨਹੀਂ ਡਰਾਂਗੇ ਕੀ ਆਪਾਂ ਫਾੜ ਕੇ ਰੱਖ ਦੇਵਾਂਗੇ paper 'ਚ ਜ਼ਲਦੀ ਜ਼ਲਦੀ comment ਕਰਨਗੇ ਆਹ ਦੇਖੋ ਤੁਸਾਰ ਕਹਿ ਰਿਹਾ ਤੁਸਾਰ ਆਰ ਕੇ ਵਾਹ ਜੀ ਵਾਹ ਮੇਰਾ ਨਾਮ ਲਾ ਰੱਖਿਆ ਤੂੰ ਆਰ ਕੇ paper ਕੋ ਫਾੜ ਦੇਂਗੇ ਵਾਹ ਜੀ ਵਾਹ ਬਸ ਆਹੀ ਕੰਮ ਕਰਨਾ ਹੈ ਆਪਾਂ ਆਪਾਂ paper ਨੂੰ ਦੇਣਾ ਹੈ ਫਾੜ ਚਲੋ ਠੀਕ ਹੈ ਇਸ category ਦੇ ਸਵਾਲ ਆਪਣੇ ਆਪ ਕਰਦੇ ਰਹੋ ਇਸ category ਦੇ ਸਵਾਲ ਮੈਂ ਤੁਹਾਨੂੰ ਕੁਛ ਕਰਵਾ ਦਿੱਤੇ ਠੀਕ ਹੈ ਨਾ ਬਾਕੀ PDF ਜਿਹੜੀ ਹੈ ਮੈਂ ਟੈਲੀਗ੍ਰਾਮ ਤੇ ਪਾ ਦਊਂਗਾ, ਠੀਕ ਹੈ ਨਾ ਤੇ ਇਹ ਬਾਕੀ ਸਵਾਲ ਤੁਸੀਂ ਫਟਾਫਟ ਆਪਣੇ ਆਪ ਕਰਨ ਦੀ ਕੋਸ਼ਿਸ਼ ਕਰਿਓ ਚਲੋ ਅੱਗੇ ਇੱਧਰ ਆ ਜਾਓ ਹੁਣ ਦੇਖੋ ਹੁਣ ਮੈਂ ਤੁਹਾਨੂੰ ਦੱਸਣ ਦੀ ਕੋਸ਼ਿਸ਼ ਕਰਦਾ ਹੈ ਦੇਖੋ ਜੇ ਮੈਂ ਤੁਹਾਨੂੰ ਦੱਸ ਦੇਵਾਂ ਵੀ total ਕੰਮ ਜਿਹੜਾ ਹੈ ਉਹ ਬਾਰਾਂ ਦੀਵਾਰਾਂ ਹੈ ਮੰਨ ਲਓ total ਕੰਮ ਜਿਹੜਾ ਹੈ ਉਹ ਹੈ ਬਾਰਾਂ ਦੀਵਾਰਾਂ ਲੇਕਿੰਨ ਮੈਂ ਤੁਹਾਨੂੰ ਇਹ ਦੱਸ ਦੇਵਾਂ ਵੀ ਤੁਸੀਂ ਮੰਨ ਲਓ a ਹੋ, ਤੁਸੀਂ ਜਿਹੜੇ ਹੋ ਉਹ ਤਿੰਨ ਦੀਵਾਰਾਂ ਤੁਸੀਂ ਪੰਜ ਦੀਵਾਰਾਂ ਬਣਾਉਂਦੇ ਹੋ ਦਸ ਦਿਨਾਂ 'ਚ ਮੈਂ a ਹਾਂ, ਮੈਂ ਪੰਜ ਦੀਵਾਰ ਦਸ ਦਿਨ 'ਚ ਬਣਾਉਂਨਾ ਹੈ ਤਾਂ ਦੱਸੋ ਮੈਂ ਸਾਰਾਂ ਕੰਮ ਕਿੰਨੇ ਦਿਨਾਂ ਵਿੱਚ ਕਰਾਂਗਾ ਮੈਂ ਸਾਰਾ ਕੰਮ ਕਿੰਨੇ ਦਿਨਾਂ ਵਿੱਚ ਕਰਾਂਗਾ। ਕੀ ਹੋਇਆ ਜੀ ਕੋਲ ਮੈਂ ਵੀ ਪੜ੍ਹਿਆ ਅੱਛਾ ਚਲੋ ਤੇ ਦੇਖੋ ਸਾਰਾ ਕੰਮ ਹੈ ਬਾਰਾਂ ਦੀਵਾਰਾਂ ਤੇ ਜਦੋਂ ਪੰਜ ਦੀਵਾਰਾਂ ਦੀ value ਪਤਾ ਲੱਗ ਗਈ ਆਪਾਂ ਇੱਕ ਦੀਵਾਰ ਦੀ value ਪਤਾ ਲਗਾਵਾਂਗੇ ਇੱਕ ਦੀਵਾਰ ਨੂੰ ਲੱਗਣੇ ਦੋ ਦਿਨ ਕਿੰਨੇ ਦਿਨ ਲੱਗਣਗੇ ਦੋ ਦਿਨ ਤੇ ਬਾਰਾਂ ਦੀਵਾਰਾਂ ਨੂੰ ਲੱਗਣਗੇ into ਬਾਰਾਂ ਦੋ into ਬਾਰਾਂ ਕਰਾਂਗੇ ਚੌਵੀ ਦਿਨ ਕਿੰਨੇ ਦਿਨ ਲੱਗਣਗੇ ਚੌਵੀ ਦਿਨ ਕਿੰਨੇ ਦਿਨ ਲੱਗਣਗੇ ਚੌਵੀ ਦਿਨ ਠੀਕ ਹੈ ਨਾ ਚਲੋ ਅੱਗੇ ਚਲੋ ਹੁਣ ਦੇਖਦੇ ਹਾਂ b, b ਮੈਂ ਕਵਾਂ ਵੀ b ਜਿਹੜਾ ਹੈ ਉਹ ਚਾਰ ਦੀਵਾਰਾਂ ਬਣਾਉਂਦਾ ਹੈ ਛੇ ਦਿਨਾਂ 'ਚ ਚਾਰ ਦੀਵਾਰਾਂ ਛੇ ਦਿਨਾਂ 'ਚ ਬਣਾਉਂਦਾ ਹੈ ਉਹ ਪੂਰਾ ਕੰਮ ਕਿੰਨੇ ਦਿਨ 'ਚ ਕਰੇਗਾ, ਉਹ ਪੂਰਾ ਕੰਮ ਪੂਰਾ ਕੰਮ ਹੈ ਬਾਰਾਂ ਦੀਵਾਰਾਂ ਉਹ ਪੂਰਾ ਕੰਮ ਕਿੰਨੇ ਦਿਨਾਂ 'ਚ ਕਰੇਗਾ? ਤੇ ਪਹਿਲਾਂ ਨਿਕਾਲਾਂਗੇ ਇੱਕ ਦੀਵਾਰ ਦੇ ਦਿਨ ਇੱਕ ਦੀਵਾਰ ਬਣ~ ਬਣਾਉਣ ਲੱਗੇ ਲੱਗਣਗੇ ਡੂਢ ਦਿਨ ਕਿੰਨਾ ਦਿਨ ਲੱਗੇਗਾ ਚਾਰ divide ਹੋ ਜਾਏਗਾ ਡੂਢ ਦਿਨ ਤੇ ਬਾਰਾਂ ਦੀਵਾਰਾਂ ਲੱਗੇਗੀ, ਬਾਰਾਂ ਦੀਵਾਰਾਂ ਤੇ ਲੱਗਣਗੇ ਅਠਾਰਾਂ ਦਿਨ, ਕਿੰਨੇ ਲੱਗਣਗੇ ਅਠਾਰਾਂ ਦਿਨ ਕਿਉਂ ਕਰਵਾ ਰਿਹਾਂ ਇਹ, ਮੈਂ just ਇਹ ਦੱਸਣਾ ਚਾਹੁੰਦਾ ਹੈ

ਮੈਨੂੰ ਚਾਰ ਦੀਵਾਰਾਂ ਦੇ ਦਿਨ ਪਤਾ ਲੱਗ ਗਏ ਨੇ, ਮੈਂ ਬਾਰਾਂ ਦੇ ਵੀ ਨਿਕਾਲ ਸਕਦਾ ਹੈ, ਮੈਨੂੰ ਪੰਜ ਦੀਵਾਰਾਂ ਦੇ ਦਿਨ ਪਤਾ ਲੱਗ ਗਏ, ਮੈਂ ਬਾਰਾਂ ਦੇ ਨਿਕਾਲ ਸਕਦਾ ਹੈ ਚੌਵੀ ਦੇ ਵੀ ਨਿਕਾਲ ਸਕਦਾ ਹੈ ਕੁਛ ਦੀਵਾਰਾਂ ਦੇ ਦਿਨ ਪਤਾ ਲੱਗ ਗਏ ਪਹਿਲਾਂ ਇੱਕ ਦੀਵਾਰ ਦੇ ਦਿਨ ਪਤਾ ਲਗਾਵਾਂਗੇ, ਪੰਜ divide ਹੋ ਜਾਏਗਾ ਫਿਰ ਜਿੰਨੀਆਂ ਮਰਜ਼ੀਆਂ ਦੀਵਾਰਾਂ ਦੇ ਦਿਨ ਨਿਕਾਲਦੇ ਰਹੋ। ਜਿੰਨੀਆਂ ਮਰਜ਼ੀਆਂ ਦੀਵਾਰਾਂ ਦੇ ਦਿਨ ਨਿਕਾਲਦੇ ਰਹੋ clear ਹੈ ਕਿਉਂ ਕਰਵਾਇਆ ਇਹ ਕਿਉਂਕਿ ਹੁਣ ਹੁਣ ਕੁਛ ਇਹ ਜਿਹਾ ਹੀ concept ਆਉਣ ਵਾਲਾ ਹੈ ਦੇਖੋ ਜੇ ਮੈਂ ਤੁਹਾਨੂੰ ਕਵਾਂ a ਕਿਸੇ ਕੰਮ ਨੂੰ ਬਾਰਾਂ ਦਿਨਾਂ ਵਿੱਚ ਕਰਦਾ ਹੈ b ਉਸ ਕੰਮ ਨੂੰ ਚੌਵੀ ਦਿਨਾਂ ਵਿੱਚ ਕਰਦਾ ਹੈ ਚੌਵੀ ਦਿਨਾਂ ਵਿੱਚ। ਜਾਂ ਆਪਾਂ ਐਸੇ ਕਰਦੇ ਹੈ ਦਸ ਤੇ ਪੰਦਰਾਂ ਚਲੋ ਪੰਦਰਾਂ ਦਿਨਾਂ ਵਿੱਚ ਦਸ ਦਿਨਾਂ ਵਿੱਚ ਸ਼ੁਰੂਆਤ ਦੇ ਨੋਂ ਦਿਨ a ਨੇ ਕੰਮ ਕੀਤਾ ਬਚਿਆ ਹੋਇਆ ਕੰਮ b ਕਿੰਨੇ ਦਿਨਾਂ 'ਚ ਕਰੇਗਾ? ਬਚਿਆ ਹੋਇਆ ਕੰਮ b ਕਿੰਨੇ ਦਿਨਾਂ 'ਚ ਕਰੇਗਾ ਇਹ ਤਾਂ day one ਵਾਲਾ type ਆ ਗਿਆ ਬਾਈ ਇਹ ਤਾਂ day one ਵਾਲਾ type ਆ ਗਿਆ day one ਵਾਲਾ type ਆ ਗਿਆ day one ਵਾਲਾ type ਆ ਗਿਆ ਠੀਕ ਹੈ ਕਿਵੇਂ ਕਰਾਂਗੇ ਤੁਸੀਂ ਕਹੋਂਗੇ ਲੈ ਵੀ ਇਹ 'ਚ ਕਿਹੜਾ ਵੱਡੀ ਗੱਲ ਹੈ ਸਭ ਤੋਂ ਪਹਿਲਾਂ total ਕੰਮ ਮੰਨ ਲਵਾਂਗੇ total ਕੰਮ ਹੋਊਗਾ ਤੀਹ ਦੀਵਾਰਾਂ total ਕੰਮ ਹੋ ਜਾਊਗਾ ਤੀਹ ਦੀਵਾਰਾਂ ਪੰਦਾਰਾਂ ਦਿਨ 'ਚ ਤੀਹ ਦੀਵਾਰਾਂ ਇੱਕ ਦਿਨ 'ਚ ਦੋ ਦੀਵਾਰ ਦਸ ਦਿਨ 'ਚ ਤੀਹ ਦੀਵਾਰ ਇੱਕ ਦਿਨ 'ਚ ਤਿੰਨ ਦੀਵਾਰ ਹਨਾ ਸਭ ਤੋਂ ਮੰਨਣਾ ਹੁੰਦਾ ਹੈ total work ਅੱਛਾ a ਨੋਂ ਦਿਨ ਕੰਮ ਕਰਦਾ ਹੈ a ਇੱਕ ਦਿਨ 'ਚ ਦੋ ਦੀਵਾਰਾਂ ਬਣਾਉਂਦਾ ਹੈ ਨੋਂ ਦਿਨ 'ਚ ਕਿੰਨੀ ਬਣਾਊਗਾ ਅਠਾਰਾਂ ਦੀਵਾਰਾਂ

ਉੱਪਰ total work work ਜਿਹੜਾ ਵੀ ਜਿਹੜਾ ਵੀ ਕਰਵਾਉਣਾ ਹੈ ਜਿਹਦੇ ਕੋਲੋਂ ਕਰਵਾਉਣਾ ਉਹਦਾ per day work ਰੋਜ ਦਾ ਕੰਮ ਤੇ ਮੈਂ total ਕੰਮ remaining work ਹੈ ਬਾਰਾਂ ਦੀਵਾਰਾਂ ਤੇ ਜਿਹਦੇ ਕੋਲੋਂ ਕਰਵਾਉਣਾ ਹੈ b ਕੋਲੋਂ ਤਿੰਨ wall per day ਬਣਾਉਂਦਾ ਹੈ ਮੇਰੇ ਕੋਲ ਲੱਗ ਜਾਣਗੇ ਚਾਰ ਦਿਨ, ਕਿੰਨੇ ਦਿਨ ਲੱਗ ਜਾਣਗੇ ਚਾਰ ਦਿਨ ਲੇਕਿੰਨ ਮੈਂ ਇਹ ਵਾਲਾ ਸਵਾਲ ਕਿਉਂ ਦੁਬਾਰਾ ਕਰਵਾਇਆ, ਦੇਖੋ paper ਵਿੱਚ ਦਸ ਤੇ ਚਾਰ ਵਿੱਚੋਂ ਇੱਕ ਗੱਲ ਦੱਸੀ ਜਾਊਗੀ ਇੱਕ ਗੱਲ ਪੁੱਛੀ ਜਾਊਗੀ, ਇਸ ਵਾਰ ਦਸ ਦੱਸਿਆ ਸੀ ਚਾਰ ਪੁੱਛਿਆ ਸੀ ਅਗਲੀ ਵਾਰ ਮੈਂ ਤੁਹਾਨੂੰ ਚਾਰ ਦੱਸਾਂਗਾ ਦੱਸ ਪੁੱਛਾਂਗਾ, ਧਿਆਨ ਨਾਲ ਸੁਣੋ, ਚਾਰ ਦੱਸਾਂਗਾ ਦਸ ਪੁੱਛਾਂਗਾ paper 'ਚ ਸਵਾਲ ਇਹ ਜਿਹਾ ਵੀ ਆ ਸਕਦਾ ਹੈ, ਇਹ ਜਿਹਾ ਗੱਲ ਆ ਸਕਦੀ ਹੈ, ਉਹ ਕਹਿਣਗੇ a ਕਿਸੇ ਕੰਮ ਨੂੰ ਪੰਦਰਾਂ ਦਿਨਾਂ 'ਚ ਕਰਦਾ ਹੈ b ਦੇ ਨੀ ਦੇਣਗੇ day b day ਤਾਂ ਪੁੱਛਣਗੇ, ਉਹ ਕਹਿਣਗੇ ਜੇ a ਨੇ ਨੋਂ ਦਿਨ ਕੰਮ ਕੀਤਾ

ਪਿੱਛਲੀ ਵਾਰ ਦਸ ਦਿੱਤਾ ਸੀ ਮੈਂ ਚਾਰ ਨਿਕਾਲਿਆ, ਇਸ ਵਾਰ ਚਾਰ ਦਿੱਤਾ ਹੈ ਮੈਂ ਵਾਪਸ ਦਸ ਕਿਵੇਂ ਨਿਕਾਲਾਂਗਾ a, b ਜਿਹੜਾ ਹੈ ਪੂਰਾ ਕੰਮ ਕਿੰਨੇ ਦਿਨਾਂ ਵਿੱਚ ਕਰੇਗਾ try ਕਰਿਓ ਇੱਕ ਜ਼ਲਦੀ ਜ਼ਲਦੀ try ਕਰਿਓ ਕਿਵੇਂ ਲੱਗਦਾ ਹੈ ਤੁਹਾਨੂੰ ਪੜ੍ਹਾਉਣਾ ਮੈਂ ਜਦੋਂ ਤੁਹਾਨੂੰ ਪੜ੍ਹਾਉਨਾ ਹੈ ਤੁਹਾਨੂੰ ਸਮਝ ਆਉਂਦਾ ਹੈ math ਪੱਲੇ ਪੈਂਦਾ ਹੈ ਜਾਂਂ ਨਹੀਂ ਪੈਂਦਾ, ਮੈਂ ਤੁਹਾਨੂੰ ਸਾਫ਼ ਦੱਸ ਰਿਹਾਂ math ਇੱਕ ਇਹ ਜਿਹਾ subject ਹੈ ਤੁਸੀਂ full paper ਵਿੱਚ ਕੋਈ subject ਇਹ ਜਿਹਾ ਨਹੀਂ ਹੈ ਤੁਸੀਂ ਕਹੋ ਕਿ ਅਸੀਂ full full number ਲੈ ਲਵਾਂਗੇ Math ਇਹ ਜਿਹਾ subject ਹੈ ਵਿਸਵਾਸ ਨਾਲ ਕਹਿ ਸਕਦੇ ਹੋ ਵੀ ਇਹਦੇ full full ਲੈਣੇ possible ਹੈ, ਇੱਕ ਇੱਕ ਚੀਜ਼ ਦਸ ਦਸ ਵਾਰ ਕਰ ਲਓ, ਮੈਂ ਕਹਿਨਾ ਦਿਮਾਗ ਚਾਹੇ ਜਿੰਨਾ ਮਰਜ਼ੀ ਤੁਹਾਡਾ dull ਕਿਉਂ ਨਾ ਹੋ ਜਦੋਂ ਇੱਕ ਇੱਕ ਚੀਜ਼ ਪੰਜ ਪੰਜ ਵਾਰ repeat ਕਰ ਲਓਗੇ ਨਾ ਹਰ ਚੀਜ਼ ਦਿਮਾਗ 'ਚ ਬਿਠਾ ਲਓਗੇ ਵੀ ਆਹ type ਅੱਜ ਇਉਂ ਕਰਨਾ ਹੈ ਉਹ ਵਾਲਾ type ਹਨੇਰੀ ਉਠਾ ਦਓਗੇ ਤੁਹਾਨੂੰ ਥੋਤੋਂ ਵੱਧ merit 'ਚ ਜਿਹੜਾ subject ਲੈ ਕੇ ਆਊਗਾ ਇਹ subject ਲੈ ਕੇ ਆਊਗਾ advance ਦੱਸ ਰਿਹਾਂ

ਠੀਕ ਹੈ ਨਾ ਜੇ ਕਿਸੇ ਨੂੰ ਆਉਂਦਾ ਹੈ ਤਾਂ ਕੋਸ਼ਿਸ਼ ਕਰਿਆ ਕਰੋ ਸਭ ਤੋਂ fast answer ਨਿਕਾਲਣ ਦੀ ਕੋਸ਼ਿਸ਼ ਕਰਿਆ ਕਰੋ ਜੇ ਨਹੀਂ ਆਉਂਦਾ ਤਾਂ ਫਿਰ ਸਿੱਖੋ ਚਲੋ ਅੱਛਾ ਚਲੋ ਹੁਣ ਪਹਿਲਾਂ ਇਸ ਤੋਂ ਪਹਿਲਾਂ ਮੈਂ ਆਹ ਸਵਾਲ ਸਮਝਾਵਾਂ ਤੁਹਾਨੂੰ ਇੱਕ ਗੱਲ ਦੱਸਦਾਂ ਜੇ ਮੈਂ ਕਵਾਂ a ਕਿਸੇ ਕੰਮ ਨੂੰ ਪੰਦਰਾਂ ਦਿਨਾਂ ਵਿੱਚ ਕਰਦਾ ਹੈ b ਉਸ ਕੰਮ ਨੂੰ ਦਸ ਦਿਨ 'ਚ ਕਰਦਾ ਹੈ ਦੱਸੋ total ਕੰਮ ਕਿੰਨਾ ਹੈ, ਆਪਾਂ ਜਿਹੜਾ assume ਕਰਦੇ ਹੁੰਦੇ, ਤੁਸੀਂ ਕਹਿੰਦੇ ਹੋ sir ਇਹਦਾ LCM ਲੈ ਲਓ ਤੀਹ ਦੀਵਾਰਾਂ ਹੈ total ਹਨਾ ਲੇਕਿੰਨ ਜੇ ਆਪਾਂ ਨੂੰ ਜ~ ਦੱਸਿਓ ਹੁਣ ਜੇ ਆਪਾਂ ਨੂੰ ਇਕੱਲੇ ਦਿਨ ਹੀ a ਦੇ ਦੱਸੇ ਹੈ b ਦੇ ਦੱਸੇ ਹੀ ਨੀ ਹੈ, ਫਿਰ ਆਪਾਂ ਨੂੰ ਇੰਨੀਆਂ ਦੀਵਾਰਾਂ ਮੰਨਣੀਆਂ ਪੈਂਦੀਆਂ total ਕੰਮ ਫਿਰ ਆਪਾਂ ਨੂੰ ਇੰਨੀਆਂ ਦੀਵਾਰਾਂ ਹੀ total ਕੰਮ ਮੰਨਣਾ ਪੈਂਦਾ ਹੈ।